ਹਾਂਜੀ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਦਾ ਹੋ ਰਿਹਾ ਔਖਾ ਘੋਲ ਹੈ, ਉਹ ਜਿੱਤਿਆ ਜਾਂਦਾ ਹੈ। ਠੀਕ ਹੈ ਜੀ। ਅਗਲਾ ਹੈ। ਹਾਂਜੀ ਤੁਸੀਂ ਸਿਰਫ਼ answer ਲਿਖਣਾ ਜੀ question ਨਹੀਂ ਲਿਖਣਾ, ਕਾੜਾ ਦਾ ਕੀ ਅਰਥ ਹੈ ਕਾੜਾ ਦਾ ਕੀ ਅਰਥ ਹੈ ਕਾੜਾ word use ਹੋਇਆ ਹੈ।

ਕਾੜਾ ਦਾ ਅਰਥ ਹੈ ਚਿੰਤਾ ਪ੍ਰਿਆ ਜੀ ਦਾ answer ਬਿਲਕੁਲ ਠੀਕ ਹੈ ਕਾੜਾ ਦਾ ਅਰਥ ਹੈ ਚਿੰਤਾ next question ਕਰਦੇ ਹਾਂ ਪ੍ਰਮਾਤਮਾ ਦਾ ਨਾਮ ਸਿਮਰ ਕੇ ਕਿਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਆਤਮਿਕ ਆਨੰਦ ਦੀ। ਤੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬਾਣੀ ਦੇ ਬਾਣੀ ਅਨੁਸਾਰ ਸਭ ਕੁਛ ਕਿਸ ਕਰਕੇ ਹੋ ਰਿਹਾ ਹੈ ਪ੍ਰਮਾਤਮਾ ਦੇ, ਬਿਖਾੜਾ ਤੋਂ ਕੀ ਭਾਵ ਹੈ ਫਟਾਫਟ ਸਾਨੂੰ ਇਹ ਦੱਸ ਦਓ ਬਿਖਾੜਾ ਤੋਂ ਕੀ ਭਾਵ ਹੈ ਤੇ ਹੁਣ ਅਸੀਂ ਕਰਾਂਗੇ next question ਤੇ ਬਿਖਾੜਾ ਦਾ ਅਰਥ ਤੁਸੀਂ ਕੀ ਲਿਖੋਗੇ ਫਟਾਫਟ ਸਾਨੂੰ comment box ਵਿੱਚ ਦੱਸੋ, ਗ਼ਲਤ ਸੰਸਾਰ ਗ਼ਲਤ ਹੋ ਜਾਏਗਾ ਤੇ word ਗੁਰਿ ਗੁਰਿ ਪੂਰੈ ਵਜੀ ਵਾਧਾਈ ਨਾਨਕ

ਔਖਾ ਘੋਲ ਹੈ ਉਹ ਜਿੱਤ ਲਿਆ ਹੈ, ਤੇ ਬਿਖਾੜਾ ਤੋਂ ਭਾਵ ਹੈ ਬਿਖਮ ਜਾਂ ਬਿਖਮ ਖੇਡ ਤੇ ਔਖਾ ਘੋਲ ਵੀ ਤੁਸੀਂ ਇੱਥੇ ਲਿਖ ਸਕਦੇ ਹੋ very good evening glad to know that you are from ਮੁਹਾਲੀ। Next ਹੈ ਇਸ ਤੋਂ ਬਾਅਦ ਅਸੀਂ ਕਰਾਂਗੇ ਜਿਹੜੀ ਰਚਨਾ ਭਾਈ ਗੁਰਦਾਸ ਜੀ ਦੀ ਸਤਿਗੁਰੁ ਨਾਨਕ ਪ੍ਰਗਟਿਆ, ਤੇ ਇਸ ਵਿੱਚ ਕਿਸ ਕਿਸ type ਦੇ questions ਆ ਸਕਦੇ ਨੇ ਪਹਿਲਾਂ ਅਸੀਂ ਉਹ ਦੇਖ ਲੈਂਦੇ ਹਾਂ four mark ਅਤੇ one mark Four mark, four mark ਵਿੱਚ ਆ ਸਕਦਾ ਹੈ ਭਾਈ ਗੁਰਦਾਸ ਜੀ ਨੇ ਸਤਿਗੁਰੁ ਨਾਨਕ ਪ੍ਰਗਟਿਆ ਪਾਉੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸਮਾਜ ਵਿੱਚ ਜਿਹੜੇ ਪਰਿਵਰਤਨ ਦਾ ਵਰਣਨ ਕੀਤਾ ਹੈ, ਆਪਣੇ ਸ਼ਬਦਾਂ ਵਿੱਚ ਲਿਖੋ ਤੇ basically ਤੁਸੀਂ ਇਸਦਾ ਕੇਂਦਰੀ ਭਾਵ ਹੈ ਲਿਖਣਾ ਹੈ। ਤੇ second question ਵੀ similar ਹੀ ਆ, ਸਤਿਗੁਰੁ ਨਾਨਕ ਪ੍ਰਗਟਿਆ ਦੇ ਵਿਸ਼ਾ ਵਸਤੂ ਬਾਰੇ ਜਾਣਕਾਰੀ ਦਓ ਤੇ third question directly ਪੁੱਛ ਲਿਆ ਗਿਆ ਸਤਿਗੁਰੁ ਨਾਨਕ ਪ੍ਰਗਟਿਆ ਦਾ ਕੇਂਦਰੀ ਭਾਵ ਲਿਖੋ ਤੇ ਚੌਥਾ question ਵੀ ਅਹ ਤੇ ਚੌਥਾ question ਵੀ almost similar ਹੀ ਹੈ, ਭਾਈ ਗੁਰਦਾਸ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੇ ਧੁੰਦ ਖ਼ਤਮ ਹੋ ਜਾਣ, ਚਾਨਣ ਹੋ ਜਾਣ ਤੇ ਤਾਰੇ ਛੁੱਪਣ ਤੋਂ ਕੀ ਭਾਵ ਹੈ, ਤੇ ਇਹਨਾਂ ਸਾਰਿਆਂ ਦਾ answer ਹੈ ਨਾ almost similar ਹੀ ਹੈ। ਤੇ ਜਿਹੜੇ ਵੀ ਕਾਵਿ ਰਚਨਾਵਾਂ ਵਿੱਚੋਂ ਵੱਡੇ question ਤਾਂ ਆਉਣਗੇ specially ਗੁਰਮਤਿ ਕਾਵਿ ਵਿਚੋਂ ਤੇ ਉਹਨਾਂ ਵਿੱਚੋਂ, ਉਹਨਾਂ ਦੇ answer ਤੇ ਨਾਂ almost same ਹੀ ਹੋਣਗੇ ਤੇ ਇਸ ਵਿੱਚ ਅਸੀਂ ਕੀ ਲਿਖ ਸਕਦੇ ਹਾਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਜਗਤ ਵਿਚੋਂ ਅਗਿਆਨਤਾ ਦੀ ਧੁੰਦ ਮਿਟ ਗਈ ਅਤੇ ਗਿਆਨ ਨਾ ਅਤੇ ਗਿਆਨ ਦਾ ਚਾਨਣ ਹੋ ਗਿਆ, ਜਿਸ ਤਰ੍ਹਾਂ ਸੂਰਜ ਦੇ ਨਿਕਲਣ ਨਾਲ ਤਾਰੇ ਲੁਕ ਜਾਂਦੇ ਹਨ ਤੇ ਹਨੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਅਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਪਾਖੰਡੀ ਆਲੋਪ ਹੋ ਗਏ ਤੇ ਭਰਮ ਜ਼ਾਲ ਹ ਭਰਮ ਜ਼ਾਲ ਹਟ ਗਿਆ, ਜਿੱਥੇ ਜਿੱਥੇ ਗੁਰੂ ਜੀ ਦੇ ਚਰਨ ਪਏ ਉਹ ਸਾਰੀਆਂ ਥਾਵਾਂ ਪੂਜਣਯੋਗ ਹੋ ਗਈਆਂ। ਗੁਰੂ ਜੀ ਨੇ ਘਰ ਘਰ ਅੰਦਰ ਧਰਮਸ਼ਾਲ ਬਣਾ ਦਿੱਤੀ ਹੈ ਜਿੱਥੇ ਸਦਾ ਹੀ ਕੀਰਤਨ ਹੁੰਦਾ ਹੈ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ ਠੀਕ ਹੈ ਜੀ ਤੇ ਇਹ ਹੈਗਾ ਹੈ ਇਸਦਾ answer ਤੇ ਬਹੁਤ easy ਹੈਗਾ ਵੈਸੇ।

ਇਸਦਾ answer ਪ੍ਰਿਆ ਜੀ ਦਾ ਸਭ ਤੋਂ ਪਹਿਲਾ ਆ ਗਿਆ ਤੇ ਪ੍ਰਿਆ ਜੀ ਸਭ ਤੋਂ ਪਹਿਲਾਂ answer ਕਰ ਰਹੇ ਕਰ ਰਹੇ ਆ, ਇਸਦਾ answer ਹੈ ਭਾਈ ਗੁਰਦਾਸ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਕਿਹੜਾ ਚਾਨਣ ਹੋ ਗਿਆ? ਕਿਹੜਾ ਚਾਨਣ ਹੋ ਗਿਆ ਫਟਾਫਟ ਸਾਨੂੰ ਦੱਸੋ ਵੀ ਕਿਹੜਾ ਚਾਨਣ ਹੋ ਗਿਆ? ਗਿਆਨ ਦਾ ਚਾਨਣ ਹੋ ਗਿਆ, ਬਿਲਕੁਲ ਠੀਕ ਹੈ ਗਿਆਨ ਦਾ ਤੇ ਬਹੁਤ easy easy questions ਨੇ ਜਿਹਨਾਂ ਨੂੰ ਸਮਝ ਆ ਆ ਗਿਆ ਬਹੁਤ ਹੀ easy question ਨੇ ਤੇ ਪੰਜਾਬੀ ਬਹੁਤ subject ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਕਿਹੜਾ ਹਨੇਰਾ ਦੂਰ ਹੋ ਗਿਆ? ਤੇ ਚਾਨਣ ਕਿਹੜਾ ਹੋ ਗਿਆ ਤੇ ਸਾਨੂੰ ਲੱਗਿਆ ਵੀ ਕਿਹੜਾ ਹਨੇਰਾ ਦੂਰ ਹੋ ਗਿਆ ਤੇ ਇਹ ਵੀ ਸਾਨੂੰ ਫਟਾਫਟ comment box ਵਿੱਚ ਹੈ ਉਹ ਦੱਸ ਦਓ। ਤੇ ਹਨੇਰਾ ਦੂਰ ਹੋ ਗਿਆ, ਅਗਿਆਨਤਾ ਦਾ, ਗਿਆਨ ਦਾ ਚਾਨਣ ਹੋ ਗਿਆ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਪਲੋਆ ਦਾ ਕੀ ਅਰਥ ਹੈ?

ਪਲੋਆ ਦਾ ਅਰਥ ਹੈ ਦੂਰ ਹੋਆ, ਦੂਰ ਹੋਇਆ, ਤੇ ਅਗਲਾ question ਹੈ ਜਿੱਥੇ ਜਿੱਥੇ ਗੁਰੂ ਜੀ ਦੇ ਚਰਨ ਪਰਸੇ, ਉਹ ਸਾਰੀਆਂ ਥਾਵਾਂ ਕੀ ਹੋ ਗਈਆਂ? ਪੂਜਣਯੋਗ ਹੋ ਗਈਆਂ ਕਿਉਂਕਿ ਲਿਖਿਆ ਹੋਇਆ ਨਾ ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਤੇ ਜਿੱਥੇ ਜਿੱਥੇ ਗੁਰੂ ਜੀ ਦੇ ਚਰਨ ਪਏ ਉਹ ਸਾਰੀਆਂ ਥਾਵਾਂ ਪੂਜ ਪੂਜਾ ਕਰਨ ਯੋਗ ਹੋ ਗਈਆਂ ਜਾਂ ਪੂਜਣਯੋਗ ਹੋ ਗਈਆਂ, ਤੇ ਗੁਰੂ ਜੀ ਨੇ ਘਰ ਘਰ ਅੰਦਰ ਕੀ ਬਣਾ ਦਿੱਤੀ ਹੈ? ਘਰ ਘਰ ਅੰਦਰ ਧਰਮਸ਼ਾਲ ਹੋ ਗਏ,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

ਮੈਂ ਹੈ ਨਾ ਜਦੋਂ ਨਾ ਚੌਥੀ class ਦੇ ਵਿੱਚ ਸੀ। ਮੈਂ ਜਦੋਂ ਸ਼ਹਿਰ ਜਦੋਂ ਮੈਂ ਪੜ੍ਹਨ ਲੱਗਿਆ ਸੀਗਾ ਆਪ ਹੀ ਪੰਜਵੀਂ class ਦੇ ਵਿੱਚ ਜਦੋਂ ਅਸੀਂ ਹੋਏ ਤੇ ਜਿਹੜਾ ਮੈਂ ਅਤੇ ਇੱਕ ਮੇਰਾ ਦੋਸਤ ਸੀਗਾ ਸੁਖਮਨ, ਅਸੀਂ ਨਾ ਦੋਨੇ ਬਈ ਪਹਿਲੇ ਦੂਜੇ number ਤੇ ਆਏ ਸੀ। ਪਹਿਲੇ number ਤੇ ਆਇਆ ਮੈਂ ਅਤੇ ਦੂਜੇ number ਤੇ ਆਇਆ ਮੇਰਾ ਭਰਾ, ਮੇਰਾ ਦੋਸਤ ਉਹੀ ਮੇਰਾ ਮਿੱਤਰ ਸੁਖਮਨ ਅਤੇ

ਅਤੇ ਇੱਕ ਚੀਜ਼ ਮੈਂ ਨਾਲ ਨਾਲ ਹੋਰ ਦੱਸਣਾ ਚਾਹੁੰਦਾ ਬਈ ਚੱਲ ਪੜ੍ਹਾਈ ਤਾਂ ਅਸੀਂ ਕਰਦੇ ਹੀ ਸੀਗੇ, ਦੂਜੀ ਗੱਲ ਮੈਂ ਇੱਕ ਹੋਰ add ਕਰ ਦਿਆਂ ਇੱਥੇ ਉਹ ਇਹ ਹੈ ਕਿ ਸਾਨੂੰ ਨਾ ਦੋਨਾਂ ਨੂੰ ਖੇਡ ਖੇਡਾਂ ਦਾ ਬੜਾ ਸ਼ੌਂਕ ਸੀਗਾ। ਖੇਡ ਸੀਗੀ ਜਿਹੜੀ ਜਿਹਦਾ ਸਾਨੂੰ ਸ਼ੌਂਕ ਸੀਗਾ ਉਹ ਸੀਗੀ ਫੁੱਟਬਾਲ, ਅਸੀਂ ਦੋਨੇਂ ਫੁੱਟਬਾਲ ਥੋੜ੍ਹ ਜਿਹਾ ਨਾ ਜ਼ਿਆਦਾ ਸ਼ੌਂਕੀ ਸੀਗੇ ਸਾਨੂੰ ਫੁੱਟਬਾਲ ਦਾ ਜ਼ਿਆਦਾ ਪਿਆਰ ਸੀਗਾ। ਅਤੇ ਫੁੱਟਬਾਲ ਦਾ ਸਾਨੂੰ ਥੋੜ੍ਹਾ ਜਿਹਾ ਜ਼ਿਆਦਾ ਸ਼ੌਂਕ ਸੀਗਾ ਅਤੇ ਉਹਦੇ ਕਰਕੇ ਨਾ ਅਸੀ ਪਿੰਡ ਵਾਲੇ ਸਕੂਲ ਦੇ ਵਿੱਚ ਵੀ ਅਸੀਂ ਮਤਲਬ ਬਈ ਜਦੋਂ ਸੀਗੇ, ਉਦੋਂ ਕਾਫੀ ਜ਼ਿਆਦਾ ਖੇਡਦੇ ਸੀਗੇ, ਹੈ ਨਾ, ਜਿਦਾਂ ਸਾਨੂੰ ਅੱਧੀ ਛੁੱਟੀ ਹੋਣੀ, ਸਾਰੀ ਛੁੱਟੀ ਹੋਣੀ, ਅਤੇ ਅਸੀਂ ਸਾਰਾ ਦਿਨ ਫੁੱਟਬਾਲ ਹੀ ਖੇਡੀ ਜਾਣਾ, ਇਹ ਨਹੀਂ ਬਈ ਅਸੀਂ ਫੁੱਟਬਾਲ ਦੇ ਨਾਲ ਖੇਡੀ ਜਾਣਾ।

ਇੱਕ ਜਣਾ ਅਸੀਂ ਗੋਲ ਕੀਪਰ ਖੜ੍ਹ ਜਾਂਦੇ, ਦੂਜਾ ਜਣਾ ਕਿੱਕਾਂ ਮਾਰੀ ਜਾਂਦਾ, ਬੱਸ ਆਈਂ ਦੋਨੇ ਆਪਸ ਵਿੱਚ ਲੱਗੇ ਰਹਿੰਦੇ ਸੀ। ਦੂਜੀ ਹਾਸੇ ਵਾਲੀ ਗੱਲ ਇਹ ਹੈ ਕਿ ਸਾਡੇ ਕੋਲੇ ਨਾ ਇੱਕ ਘਰਦਿਆਂ ਨੇ ਜਿਵੇਂ ਆਪਾਂ ਨੂੰ ਦੋਨਾਂ ਨੂੰ ਬੂਟ ਚੱਲਦੇ ਹੁੰਦੇ ਸੀ ਕਾਲੇ ਰੰਗ ਦੇ ਸਕੂਲਾਂ ਆਲੇ ਬਾਟਾ ਦੇ ਸਾਡੇ ਨਾ ਬਾਟਾ ਦੇ ਸਾਡੇ ਨਾ ਬੂਟ ਪਾਏ ਹੋਣੇ, ਅਸੀਂ ਕੀ ਕਰਨਾ ਇੱਕ ਨਾ ਡਲੀ ਲੈ ਲੈਣੀ, ਡਲੀ ਦੇ ਨਾਲ ਖੇਡੀ ਜਾਣਾ ਜਿਵੇਂ ਆਪਾਂ ਨੇ ਅੱਜ ਛੋਟੇ ਛੋਟੇ ਡਲੇ ਨਹੀਂ ਹੁੰਦੇ ਜਿਵੇਂ ਉਹਨਾ ਦੇ ਨਾਲ ਅਸੀਂ ਜਾਂ ਉਹਨਾ ਦੀ ਫੁੱਟਬਾਲ ਖੇਡੀ ਜਾਣਾ, ਡਲਿਆਂ ਦੇ ਨਾਲ, ਦੂਜੀ ਹਾਸੇ ਵਾਲੀ ਗੱਲ ਦੱਸਾਂ, ਚੱਲ ਡਲਿਆਂ ਤਾਂ ਚੱਲੋ ਅਸੀਂ ਖੇਡਦੇ ਖੇਡਦੇ ਹੀ ਸੀਗੇ, ਫੇਰ ਅਸੀਂ ਜਿਹੜੀ ਗੇਂਦ ਹੁੰਦੀ ਹੈ ਨਾ ਜਿਹੜੀ ਜਿਵੇਂ ਆਪਾਂ ਕਹਿ ਦੇਈਏ ball ਜਿਹੜੀ bat ball ਵਾਲੀ ball ਹੁੰਦੀ ਹੈ ਨਾ, ਅਸੀਂ ਕੀ ਕਰਿਆ ਕਰੀਏ, ਫੁੱਟਬਾਲ ਤਾਂ ਹੁਣ ਉਸ time ਦੇ ਵਿੱਚ ਥੋੜ੍ਹਾ ਜਿਹਾ ਮਹਿੰਗਾ ਆਉਂਦਾ ਸੀ। ਦੋ ਦੋ ਤਿੰਨ ਸੌ ਦਾ ਆਉਂਦਾ ਸੀਗਾ ਹੈ ਨਾ, ਤੇ ਘਰ ਦਿਆਂ ਨੂੰ ਵੀ ਨਹੀਂ ਅਸੀਂ ਕਦੇ ਕਿਹਾ ਸੀ ਬਈ ਸਾਨੰ ਲੈ ਕੇ ਦਿਉ। ball ਸਸਤੀ ਸੀ ਉਸ time ਪੰਜ ਦੱਸ ਰੁਪਇਆਂ ਦੀ ਦੇ ਦਿੰਦੇ ਆਪਣੀ ਜਿਹੜਾ ਹੈਗੀ ਹੈ ਚੱਲ game ਦਾ ਉਹ ਆ ਜਾਂਦੀ ਆ ਨਾ, ਅਸੀਂ ਨਾ ਕੀ ਕਰਨਾ ਫੇਰ ਗੇਂਦ ਲੈ ਲੈਣੀ,